ਹੁਣ ਤੂੰ ਚਾਹ ਪਾਣੀ ਲਿਆਂਦਾ ਤੇ ਹੋਰ ਜੀਅ ਨਈਂ ਲੱਗਿਆ

ਹੁਣ ਮਖਾਂ ਕੱਲ ਨੂੰ ਵੇਖ ਦਾ ਜਾਨਾ। ਆਹੋ

ਆਹੋ ਅਗਲੇ ਐਤਵਾਰ ਚਲੇ ਜਾਈਂ ਮੈਨੂੰ ਲੈ ਜਾਈਂ ਨਾਲ ਤੇ , ਹਾਂ ਫਿਰ ਦੋਨੀ ਜਾਵਾਂਗੇ ਫਿਰ ਧਿਆਨ ਨਾਲ ਵੇਖੂਗਾ।

ਰਾਣੀ ਆਂਹਦੀ ਇਹਨੂੰ ਕਿਹੜਾ ਨਈਂ ਪਤਾ, ਮੈਨੂੰ ਲੈ ਕੇ ਮੈਂ ਠੀਕ ਨਈਂ ਤੂੰ ਬੜੀ ਨਈਂ। ਬੜੀਆਂ ਗੱਲਾਂ ਮੈਨੂੰ ਕਰਨ ਡਈ। ਮੈਂ ਕਿਹਾ ਭੈਣੇ ਮੈਂ ਕਿਹੜਾ ਕੁੜੀਆਂ ਨਈਂ ਆਉਣ ਡਈਆਂ ਇਹਦੇ। ਹਮ ਬਹਾਨੇ ਦੋ ਮਹੀਨੇ ਤਾਂ ਬੜੀ ਨਈਂ। ਆਹੋ। ਮਖਾਂ ਰਾਜੂ ਆਂਹਦਾ ਮੈ ਤਾਂ ਕਿਹਾ ਖਨਾ ਕਿਹੜਾ ਗੁੱਸੇ ਹੋ ਗਈ ਆ ਆਂਦੀ ਨਈਂ, ਮੈਂ ਕਿਹਾ ਨਹੀਂ ਗੁੱਸੇ ਨੀ ਹੋਈ। ਮੈਂ ਵੀ ਮਖਾਂ ਠੀਕ ਨਈਂ ਰਹੀ। ਪਹਿਲਾਂ ਮੈਂ ਦਾਣਾ ਫੱਕਾ ਡਈ ਹਾਂ ਸਾਂਭਣ ਮੈਂ ਕਿਹਾ। ਫਿਰ ਮੁੜ ਕੇ ਮੈਂ ਕਿਹਾ ਗੋਹਾ ਗਇਆ ਡੈ ਪਈ ਸਾਂਭਣ ਉਹਦੇ ਕਰਕੇ ਮੈਥੋਂ ਆਇਆ ਨਈਂ ਗਿਆ। ਅੱਛਾ ਆਹੋ ਬਾਦ ਚ

ਰੱਖ ਲਈ ਖ਼ਲਾ ਦੇਣਾ ਕੁਛ ਆ। ਮਖਾ ਨਈਂ ਨਈਂ ਗੁੱਸਾ ਨੀ ਗਾ ਉਹ ਟਾਇਮ ਈ ਨਈਂ ਮਖਾ ਲੱਗਣ ਡਿਆ ਉਨ੍ਹਾਂ ਕਹਿਣਾ ਓਦਾਂ ਟਾਇਮ ਈ ਨਈਂ ਲੱਗਦਾ। ਨਈਂ ਆਉਣ ਨੂੰ ਕੀਆ ਉਨ੍ਹਾਂ ਨੂੰ, ਐਨਾ ਹੋ ਗਏ ਏਦਾਂ ਈ। ਨਈਂ ਮਖਾਂ ਉਹਦਾ ਟਾਇਮ ਈ ਨੀ ਲੱਗਦਾ ਨਈਂ ਤੇ ਅਸੀਂ ਆਉਣਾ ਸੀ। ਮੈਂ ਆਖਣ ਡਈ ਮੈਂ ਕਿਹਾ ਆ ਚਲੀਏ ਕਿ ਮੈਂ ਆਉਣੀਆਂ ਚੱਲ। ਹੋਰ ਉਹ ਚਲੇਗੀ। ਜੋਤ ਚਲੇਗੀ ਓਦਣ ਦੀ। ਹਮ ਕੁਝ ਦਿੱਤਾ ਕੁਝ ਇਸਨੇ ਦੇਣਾ ਉਹਨੂੰ ਕੀ ਆ? ਪੈਸਾ ਤੇ ਅਲੱਗ ਈ ਦੇਤਾ। ਪੰਜ ਸੋ ਰੁਪਈਆ ਕੁੜੀ ਨੂੰ ਤੇ ਪੰਜ ਸੋ ਵਿੱਕੀ ਨੂੰ ਤੇ ਪੰਜ ਸੋ ਵੱਡੀ ਨੂੰ। ਮਾਸੀ ਨੂੰ ਕਹਿ ਇਹੋ ਜਿਹੇ ਕੰਮ ਕਰਿਆ ਕਰ। ਇਹ ਇਹੋ ਜਿਹੇ ਕੰਮ ਲੱਭਦੀ ਐ। ਆਹੋ ਇਹੋ ਕੰਮ ਲੱਭਦੀ ਐ ਇਹੋ ਕੰਮ ਹਾਂ ਬੇ ਵਜ੍ਹਾ ਪਈ ਰਿਹਾ ਕਰ ਰੁਮਾਨ ਨਾਲ। ਦਈ ਜਾ ਤੇ ਲਈ ਜਾ ਬਸ।

ਨਾ ਆਪ ਰਹਿੰਦੇ ਆ ਨਾ ਕੋਈ ਇਨ੍ਹਾਂ ਨੂੰ ਘਰ ਇਨ੍ਹਾਂ ਦਾ ਠਠਣ ਨੂੰ ਫਿਰਦੇ। ਹਾਂ ਤੇ ਹੁਣ ਕਿੱਦਾਂ ਗੱਲ ਕਰਦੇ ਉਹ ਜੇਠ ਉਹ ਐਡਾ ਅੜੀਅਲ ਬੰਦੇ। ਅਮ ਇਹ ਭਲਾ ਕਰਦੇ, ਉਹ ਰੱਜਿਆ ਚੱਲ ਕੋਈ ਗੱਲ ਨਈਂ। ਆਹੋ ਇਹਨੇ ਮਾਪਿਆ ਸੀ। ਮਖਾਂ ਕੋਠੇ ਕਾਠੇ ਪਾ ਚੱਜ ਦੇ, ਕੀ ਤੇਰਾ ਹੁੰਦਾ, ਕਹਿੰਦੀ ਨਈਂ inverter ਲੈਣਾ ਵਾਂ। ਹੁਣ ਆਂਹਦੀ inverter ਲੈਣਾ ਵਾਂ।

ਕੌਣ ਆਂਹਦੀ ਗਰਮੀ ਬੜੀ ਏ। ਹੁਣ inverter ਲੈਣਾ ਆਂਹਦੀ ਥੋੜੇ ਕੁ ਦਿਨਾਂ . ਕਿਉਂ ਉਹ ਤਾਂ ਸਗੋਂ ਤੇ ਘਰੇ ਲੈਟਾਂ ਲੱਗੀਆਂ ਨੀ ਮਾਨ। ਮੈਂ ਉਹਨੂੰ ਆਖਿਆ ਮਗਰ ਨਾ ਪਏ। ਕਮਰੇ ਪਾ ਘੜੀ ਦਾ ਆਂਹਦੀ ਬੰਦੇ ਦਾ ਪਤਾ ਨਈਂ ਕਮਰੇ ਕੀ ਕਰਨੇ ਆ ਪਾ ਕੇ।

ਖਾਣ ਨੂੰ ਭਰੀ ਝੋਲੀ ਕਰੀ ਬੈਠੀ ਸੀ ਉਹ ਉਹਦੇ ਕੋਲ।

ਤੇ ਉਹ ਕਹਿੰਦੀ ਰਹਿੰਦੀ ਤੂੰ ਪਾਗ਼ਲ।

ਆਹੋ ਆਂਹਦੀ ਸੀ, ਕਹਿੰਦੀ ਤੀ ਹੁਣ ਸਾਡੇ ਤੂੰ ਵੜਨਾ ਨਈਂ। ਓਦਾਂ ਤੁਸੀਂ ਵੜਦੇ ਨੀ ਸੀ ਤੇ ਹੁਣ ਹੁਣ ਕੀ ਲੈਣ ਆਈਂ ਏਂ। ਚੱਲ ਮੋਟੀਏ ਜਿਹੀਐ ਇੱਥੋਂ ਦੌੜ ਜਾ ਕੇ

ਆਹੋ। ਮੁੜ ਕੇ ਜੱਫੇ ਪਾਵਣ ਮੂੰਹ ਜਿਹੇ ਚੁੰਮਣ। ਮੈਂ ਕਿਹਾ ਮੁੜ ਕੇ ਚਲੇ ਜਾ ਮੇਰੇ ਲਾਗੋਂ ਮੈਂ ਚਪੇੜਾਂ ਮਾਰਨੀਆਂ ਈ ਬੂਥੇ ਤੇ। ਹਮ ਕਹਿ ਵਿਆਹ ਤੇਰਾ ਅਸੀਂ ਕਰਨਾ ਜੋ ਮਰਜੀ ਕਰੀਂ।

ਠੀਕ ਸੀ ਵਧੀਆ ਨਿਆਣੇ ਜਾਂਦੇ ਆ ਸਕੂਲੇ ਨਿਆਣੇ ਜਾਂਦੇ ਆ . ਦੋਵੇਂ ਇੱਕ ਜਗ੍ਹਾ ਦੋਵੇਂ ਜਾਂਦੇ ਆ ਦਿਆਲ ਕਾ ਲਗਾਣ ਕੋਲੇ। ਲਾਡੀ ਦਾ ਕੀ ਹਾਲ ਆ ਠੀਕ ਆ ਵਧੀਆ ਹਾਂ। ਜਾਂਦੇ ਪਏ ਸੀ ਕੰਮ ਕਾਰ ਤੇ

ਆਹੋ ਫਿਰ ਐਤਵਾਰ ਨੂੰ ਚਲੇਜਾਂਗੇ

ਤੂੰ ਜਾਇਆ ਕਰ

ਕਾਕੀ ਕੋਲ ਜਾਣਾ ਸੀ ਮੈਂ ਸਗੋਂ ਤੋਂ

ਇੱਕ ਵਾਰੀ ਮਿਲਣਾ ਮੈਂ ਆਜਾਂਗੇ। ਉਹਦੀ ਨੌਂਹ ਦੇਖ ਲਈਏ ਇੱਕ ਵਾਰੀ।

ਆਹੋ ਤੱਕ ਲਿਆਂਦੀ। ਮੈਂ ਤੇ ਲੈ ਜਾਣੀ ਮੁੜ ਕੇ ਤੇ ਮੈਂ ਕਿਹਾ ਸਾਡੇ ਕੋਲ ਨਈਂ ਹਜੇ time ਹੁਣ।

ਮੈਂ ਕਿਹਾ ਮੈਂ ਹਜੇ ਦਵਾਈ ਦਵੁਈ ਖਾਨੀ ਆਂ। ਮੇਰੇ ਕੋਲ ਏਨਾ ਸਫ਼ਰ ਨਈਂ ਹੁੰਦਾ। ਮੈਂ ਠੀਕ ਨਈਂ ਰਹਿੰਦੀ ਮਖਾਂ ਮੈਂ।

ਹਮ ਉਹਦੇ ਕਰਕੇ ਮੈਂ ਕਿਹਾ ਮੇਰੇ ਕੋਲੋਂ ਨਈਂ ਹਜੇ ਆਇਆ ਜਾਣਾ। ਉਹੀ ਤਾਂ ਇਨ੍ਹਾਂ ਨੂੰ ਸੀਗਾ।

ਉਹੀ ਇਨ੍ਹਾਂ ਸੀਗਾ।

ਓਦਾਂ ਇਹਨੇ ਗੱਲ ਨਈਂ ਕੀਤੀ ਖ਼ਾਸ।

ਦੋ ਪੁਹੰਚ ਜਿਹੜੀ ਤੇਰੀ ਬੇਬੇ ਦੀ।

ਉਨ੍ਹਾਂ ਦੇ ਵੀ ਗਈ। ਆਹੋ। ਨੱਖ ਨੇ ਮਖਾਂ ਐਵੀਂ ਤੋਂ ਵੱਡੀ। ਰਾਤ ਉਹਨੂੰ ਮੈਂ ਆਖਿਆ ਲੈ ਕੇ ਆਊਂਗਾ ਕਿ ਨਈਂ। ਆਹ। ਮੈਂ ਵੀ ਆਕੜੀ ਮੈਂ ਕਿਹਾ ਆਵਾਂਗੇ ਅੜੀਏ ਅਜੇ ਮੈਂ ਦਵਾਈ ਬੜੀ ਖਾਨੀ ਆ। ਮੈਂ ਠੀਕ ਨਈਂ ਰਹਿੰਦੀ, ਮੈਂ ਡਿੱਗੀ ਢੱਠੀ ਰਹਿਨੀ ਆ।

ਇਹਦੇ ਅੰਕਲ ਨੇ ਛੇੜਿਆ ਸਾਡੇ ਕੋਲ ਮਖਾਂ ਆਉਣ ਨੂੰ। ਕੱਲ ਵੇਖ ਲਈਂ। ਆਹੋ ਨਹੀਂ ਮਖਾਂ ਸਵੇਰੇ ਆਵਾਂਗੇ ਹੁਣ ਤਾਂ ਸਾਡੇ ਕੋਲੋਂ ਜਾਇਆ ਨੀ ਜਾਣਾ। ਠੀਕ ਨਈਂ ਨਾ ਅਜੇ ਤੱਕ

ਆਹੋ ਮੈਂ ਕਿਹਾ ਹੁਣ ਠੀਕ ਐ। ਨਈਂ ਤਾਂ ਦਵਾਈ ਦਵੁਈ ਮਖਾਂ ਲੈ ਆਇਓ ਸਵੇਰੇ ਮੈਂ ਆਉਂ ਫਿਰ। ਆਹ। ਕਹਿੰਦੇ ਡਾਕਟਰ ਕਹਿੰਦਾ ਗੁਲੂਕੋਸ ਲਾ। okbye